ਆਪਣੇ ਹੈਗਾ ਮੁੰਡਾ ਲਾਗੇ ਦਵਾ ਦਈਏ ਸਹੀ ਸਹੀ rate ਤੇ

ਫਿਰ ਏਦਾਂ ਕਰੋ ਆਉਣਾ ਈ ਧਾਰੀਵਾਲ ਤੁਸੀਂ

ਆਹੋ ਧਾਰੀਵਾਲ ਤਾਂ ਆਉਣਾ ਈ ਪਰ ਹਲੇ ਮੈਂ ਤੁਹਾਨੂੰ ਪਤਾ, ਹਲੇ ਨੀ ਆਉਣਾ ਤੇ ਤੁਸੀਂ ਟੈਮ ਨਾਲ਼ book ਕਰਾ ਦਿਉਗੇ ਤੇ ਮੈਂ ਰਾਤ ਨੂੰ ਈ ਆਉਣਾ ਤੁਹਾਡੇ ਕੋਲ ਸੌਦਾ ਲੈਣ ਦਿਲ ਇਹਦਾ ਮਤਲਬ ਮਿਲ ਲੀਓ ਸਮਾਨ ਰਾਤ ਨੂੰ ਮੈਂ ਨੀ ਨਾ ਲਿਖ ਸਕਦਾ ਰਾਤ ਨੂੰ ਫਿਰ ਨਿਕਲਣ ਦੀ ਕਰਣੀ ਮੈਂ ਹੋਰ ਵੀ ਕੰਮ ਕਰਨੇ ਜਾਂ ਕੇ

ਯਾਰ ਫਿਰ ਤੇਨੂੰ ਪਤਾ ਇੱਥੇ ਵੀ ਰਸ਼ ਪਿਆ ਦੁਕਾਨ ਤੇ ਉਹੋ ਤੁਹਾਨੂੰ ਮੈਂ ਕਹਿੰਦਾ ਰਾਤ ਨੂੰ ਅਉਗਾ ਦੁਕਾਨ ਬੰਦ ਕਰਕੇ ਐ ਨੂੰ relax ਹੋ ਕੇ ਨਾਲੇ ਘੜੀ ਗੱਲਾਂ ਬਾਤਾਂ ਕਰਲਾਂਗੇ ਫੇਰ ਮੈਨੂੰ ਕਰੀ ਸ਼ਾਮੀ ਜਹੇ ਲੱਗੇ ਫੂਨ ਸ਼ਾਮੀ ਚੱਲ ਸ਼ਾਮੀ ਫੂਨ ਕਰਦੂ ਚੱਲ ਤੁਸੀਂ ਹੁਣ ਸੌਦਾ ਤੇ ਲਿਖੋ ਪੈਹਲਾ

ਓਹ ਸਮਾਨ tent ਦਾ ਸਮਾਨ ਲਿਖਲੋ ਭਾ ਮੈਂ ਕਹਿਣਾ ਸੀ ਕਿਹਤੋਂ tent ਦਾ ਸਮਾਨ ਮਗਾਈਏ ਆਹੋ ਤੇਨੂੰ ਮੈਂ ਕਹਿਣਾ ਮੈਂ ਕਿਹਾਂ ਅਮਨ ਨੂੰ ਨਾ ਕਹਿਦੀ ਸ਼ਾਮਾ ਨੂੰ ਕਦੋਂ, ਨਹੀਂ ਹੁਣ ਲਿਖੋ ਨਾ ਕਾਪੀ ਤੇ ਹੁਣ ਲਿਖੋ ਕਾਪੀ ਤੇ tent ਦਾ ਸਮਾਨ, ਬ ਮੈਂ ਕਹਿ ਸਮਾਨ ਲਿਖੋ ਪਹਿਲਾਂ ਤੁਸੀਂ

ਤੇ ਵੀਹ ਬਾਂਸ ਲਿਖਲੋ ਵੱਡੇ ਪੰਦਰਾਂ ਇੰਚੀ ਦੇ ਲੋਹੇ ਦੇ ਮਗਾ ਪੈਪ ਲੋਹੇ ਦੇ ਨੀ ਤੂੰ ਦੂਜੇ ਬਾਸ ਮਗਾ

ਦੂਜੇ ਬਾਂਸ ਲਿਖਲੇ ਵੀਹ ਵੀਹ ਪੈਪ ਵੀਹ ਪੈਪ ਆਹੋ ਤੇ ਵੀਹ ਚਾਨਣੀਆਂ ਹਾਂ ਹਾਂ ਵੀਹ ਚਾਨਣੀਆਂ ਲਿਖਲੀਆਂ

ਹਾਂਜੀ ਵੀਹ ਪਰਦੇ ਰੁਕੋ ਰੁਕੋ ਵੀਹ ਪਰਦੇ, ਚਾਨਣੀਆਂ ਤੇ ਵੀਹ ਬਾਂਸ ਹਾਂਜੀ ਹੋਰ

ਤੇ ਹੋਰ ਉਹ ਡੋਂਗੇ ਡਾਂਗੇ ਲਿਖਲੋ ਦਸ, ਦਸ ਡੋਂਗੇ ਲਿਖਲੋ ਸਬਜ਼ੀ ਪਾਉਣ ਆਲੇ ਲਿਖ ਹੈਂ

ਸਬਜ਼ੀ ਇੱਕ ਚ ਦਹੀਂ mix chicken ਇੱਕ ਦਹੀਂ, ਇੱਕ mix ਇੱਕ chicken ਇੱਕ ਚੋਲ ਮਿੱਠੇ ਚੋਲ

ਕਰਾਹ ਰੇਹਣ ਦਿੰਦੇ ਹੈਨਾ, ਮਿੱਠੇ ਚੋਲ ਬਣਨੇ ਆ

ਹਾਂ ਅੱਧੇ ਮੈਂ ਮੇਰੀ ਮਨੇਗਾ ਨਾ ਗੱਲ ਦੱਸ ਡੋਂਗੇ ਕਹਿਦਾ ਫਿਰ

ਹਾਂ ਦਸ ਡੋਂਗੇ ਕਹਿਦੇ, ਦਸ ਕੜਛੀਆਂ ਕਹਿਦੇ, ਦਸ ਢੱਕਣ ਕਹਿਦੇ ਡੋਂਗਿਆ ਆਲੇ

ਕਹਿਦੇ ਨਾ ਹੰਜੀ, ਦਸ ਡੋਂਗੇ ਲਿਖਲੇ ਆ

ਏਹ ਦੱਸ ਡੋਂਗੇ ਦੱਸ ਚਿਮਟੇ

ਤੇ ਦਸ ਦਸ ਡੋਂਗਿਆ ਦੇ ਢੱਕਣ

ਬਰਫੀ ਲਾਲਾਂਗੇ ਠੀਕ ਐ ਤੇ ਪਲੇਟਾਂ ਕਿਹੜੀਆਂ ਕਹਵਾਂ ਪਲੇਟਾਂ white ਕਹਿ ਚਾਹੇ ਤੇ ਕੋਈ ਤੇ white ਕਹਿ ਪਲੇਟਾਂ

ਤੇ ਪਲੇਟਾਂ ਵੀ ਹੋਂਗੀਆਂ, ਪਲੇਟਾਂ ਏਹ ਪੰਜ ਸੋ ਪਲੇਟ ਲਿਆਉਣੀ ਪੰਜ ਸੋ ਪਲੇਟ disposal ਹੋਣੀਆ ਈ ਐ ਬਾਕੀ ਠੀਕ ਆ disposal

ਨਹੀਂ ਡੀ ਗਲਾਸ, ਪੇਟੀਆਂ ਪਾਣੀ ਆਲੀਆਂ ਚੱਲ ਚਲਣਗੀਆਂ

ਪੰਜਾਹ ਪੇਟੀਆਂ ਲੈ ਆਈਓ ਪਾਣੀ ਆਲੀਆਂ

ਤੁਹਾਨੂੰ ਪਤਾ ਤਿੰਨ ਦਿਨ ਬੰਦਗੀ ਚਲਣੀ ਆ

ਪੰਜਾਹ ਪੇਟੀਆਂ ਲੈ ਆਈਓ ਪਾਣੀ ਆਲੀਆਂ ਹਾਂ ਹੋਰ

ਉਹ ਸੱਚ stage ਓਹ table ਦਸ, ਪੰਦਰਾਂ table ਲਿਖਲੋ ਪੰਦਰਾਂ stage ਆਲੇ table ਗੋਲ ਕੇ ਜਿਹੜੇ ਇੱਕ ਨਾ ਚੋਰਸ table ਲਿਖਲੋ ਪਹਿਲਾਂ ਪੰਦਰਾਂ ਕਿਹੜੇ ਲਿਖਣੇ ਗੋਲ table ਲਿਖਣੇ ਤੇ ਕਿਹੜੇ

ਜੇ ਤੂੰ ਮੇਰੀ ਗੱਲ ਦੱਸਾਂ ਇੱਕ ਇੱਕ table ਵਾਧੂ ਮਗਾਈ ਕੋਲ ਕਿਓ ਇੱਕ ਪਲੇਟਾਂ ਵੀ ਹੋਣੀਆ ਗੋਲ table ਤੇ

ਕੱਲਾ ਕੱਲਾ ਕਰਕੇ table ਲਾਉਣੇ ਹੋਰ ਤਾਂ ਉਹਨੇ ਫਸਟ੍ਰਾ ਨੇ ਉਹਨਾਂ ਉੱਤੇ ਫਸਟ੍ਰਾ ਨੇ ਬਹਿ ਕੇ ਰੋਟੀ ਖਾਣੀ, ਤੇ ਚਾਰ ਦਵਾਲੇ, ਓਹ ਲਾਲਾ ਕੁਰਸੀਆ

ਤੇ ਕੁਰਸੀਆ ਕਿਹੜੀਆਂ ਗੱਦੇ ਆਲੀਆ ਮਗਾਈਏ ਜਾਂ ਦੂਜੀਆਂ ਮਗਾਈਏ ਪਲਾਸਕਟ ਆਲੀਆਂ ਪਲਾਸਕਟ ਨੂੰ ਲੈਣ ਅਗਰ ਤੇ ਗਾੜੀ ਕਿਹੜੇ ਪਰਾਉਣੇ ਆਉਣੇ ਤੇ ਸੰਗਤ ਆਉਣੀ ਪਲਾਸਕਟ ਦੀਆਂ ਮਗਾ ਮੇਰੀ ਮਨਉਗਏ ਤੇ ਨਹੀਂ ਯਾਰ ਤੈਨੂੰ ਪਤਾ ਫਾਸਟਰ ਦੂਰੋਂ ਆਉਣ ਡਏ ਉਹਨਾਂ ਲਈ ਤੇ ਕੀ ਕਰੀਏ

ਆਹ ਦੱਸ ਕੁਰਸੀਆ ਦੂਜੀਆਂ ਮਗਾਲਾਂਗੇ ਪੰਜਾਹ ਕੁ ਮਗਾਂਦਾ ਫਾਸਟਰ ਆਲੀਆਂ ਕੁਰਸੀਆ ਗੱਦੀ ਆਲੀਆਂ ਚੱਲ ਪੰਜਾਹ ਮਗਾਲਾਂ

ਉਹ ਮੈਂ ਕਿਹਾਂ ਤੈਨੂੰ ਪਤਾ singer ਵੀ ਤਗੜਾ ਆਉਣ ਡਿਆ ਸ਼ਮੀ and singer ਆਉਣ ਡਿਆ ਵਾਂ

ਉਹਦੇ ਨਾਲ਼ ਭਰਾ ਉਹਦੇ ਨਾਲ਼ ਤੇਨੂੰ ਪਤਾ ਬੰਦੇ ਵੀ ਬੜੇ ਹੋਣੇ ਆ

ਏਹ ਕੁਰਸੀਆ ਹੋਂਗੀਆਂ ਹੁਣ table ਵੀ ਹੋਗੇ ਮੁੰਡਾ ਸੋਹਣਾ ਭਲਾ ਸੱਮੀ ਆ ਦਾ ਕਿ ਆਹੋ ਹੋਣਾ ਵਾਂ ਸਾ ਸੋਹਣਾ ਅਸੀਂ ਕਿਹੜਾ ਝੂਠ ਬੋਲਣਾ

ਹੋਰ ਕੀ ਰਹਿ ਗਿਆ ਵਾਂ ਉਹ ਸੱਚ ਉਹ paper ਜਿਹਾ ਰਹਿ ਗਿਆ ਜਿਹੜਾ ਉਹਤੇ ਟੇਬਲਾ ਤੇ ਵਿਛਾਉਣਾ paper

ਕੋਈ ਨੀ ਮਗਾਂਦਾਗੇ ਇੱਕ ਸੇਡ ਤੇ ਲਿਖ ਲੈਂਦੇ, ਅਵਲ ਤੇ ਉਹ ਵਿਚੇ ਹੁੰਦਾ ਉਹਦੇ ਟੇਬਲਾ ਦੇ

ਆਹ ਹੋਰ ਕੀ ਰਹਿ ਗਿਆ ਹੋਰ ਰੱਸੇ ਮਗਾਲੇ ਹਾਂ ਰੱਸੇ ਮਗਾਲਾਂ ਵੀਹ ਕੁ ਰੱਸੇ ਮਗਾਲਾਂ ਹਮ ਹੋਰ ਸਟੀਲ ਦੇ ਗਲਾਸ ਮਗਾਲਾਂ, ਸਟੀਲ ਦੇ ਗਲਾਸ ਚੱਲ ਪੇਟੀਆਂ ਵੀ ਲਿਖਲੀਆਂ ਵਾਂ ਪੰਜੀ ਨਾ ਲਿਖਲਾ ਰੱਸੇ ਰੱਸੇ ਪੰਜੀ ਲਿਖਲਾ ਲਿਖ ਲੈਂਦੇ ਪੰਜੀ ਹੈਨਾ ਵਾਧਾ ਘਾਟ ਹੁੰਦੀ

ਤੇ ਬਸ ਹੁਣ ਆਹ last ਸਮਾਨ ਆ last ਏਹ ਨਾ last ਐ sound sound ਏਹ ਛੇ top ਆ, ਇੱਕ base ਆ, ਦੋ monitor ਆ ਹਮ ਹੈਨਾ ਹਮ ਤੇ ਏਹ ਵੀ ਹੁਣ book ਕਰਾਤਾ, ਹੋਰ ਨੀ ਨਾ ਰਹਿ ਗਿਆ ਕੁਛ ਹਾਂ ਬਸ ਚਲੋ ਠੀਕ ਆ, ਹੋਰ ਨੀ ਨਾ ਰਹਿ ਗਿਆ ਕੁਛ ਓਹੀ ਆ ਏਹੋ ਉਹੋ ਰਹਿ ਗਿਆ ਨਾ

ਚਲੋ ਠੀਕ ਆ ਫਿਰ ਹੁਣ ਤੁਹਾਨੂੰ ਮੈਂ, ਰਾਤ ਨੂੰ ਆਣ ਕੇ ਏਹ ਰਾਤ ਨੂੰ ਅਉਗਾ, ਤੁਹਾਡੇ ਕੋਲੋਂ ਉਹ ਤੁਹਾਡੇ ਘਰੋਂ ਉਹ ਲੇਜਊਗਾ ਮੈਂ ਸੌਦਾ ਸੌਦਾ ਚੇਤੇ ਨਾਲ਼ ਲੇਜੀ ਭਰ ਮੇਰਾ ਬਣ ਕੇ ਹਾਂ ਤੇ ਮੈਨੂੰ ਉਹ ਮੈਨੂੰ ਨਾ ਮਿੰਟੋ ਮਿੰਟੀ ਦੱਸਦਿਓ, ਸਮਾਨ ਕਿਹੜੇ ਕੋਲ ਦੇਣਾ ਕਿਸਤੋਂ ਲਿਆਉਨਾ sound ਦਾ ਉਹ ਦੂਜਾ ਆਹ ਪਾਲੇ ਤੋਂ ਲੈ ਆਉਂਦੇ ਆ ਅੱਛਾ ਪਾਲੇ ਤੋਂ ਲੈ ਆਉਂਡੇ ਆ

ਪਾਲੇ ਤੋਂ ਲੈ ਆਵਾਂਗੇ ਚਲੋ ਮੈਂ ਆਣ ਕੇ ਲੇਜਊਗਾ ਠੀਕ ਐ ਰਾਤ ਨੂੰ, ਨਾਲੇ ਘੜੀ ਬਹਿਕੇ ਗੱਲਾਂ ਬਾਤਾਂ ਕਰਲਾਂਗੇ, ਚਾਹ ਪਾਣੀ ਪਿਲਾਂਗੇ ਨਾਲੇ

ਹਾਂ ਹਾਂ ਫੂਨ ਕਰਦੀਓ ਮੈਨੂੰ ਇੱਕ ਵਾਰੀ

ਚਲੋ ਠੀਕ ਐ ਭਾਜੀ ਜੈਨਸੀ

ਹੈਲੋ

ਹੋਰ ਕਿਵੇਂ ਆ?

ਅੱਛਾ ਕੀ ਕਰਦੇ ਹੁੰਨੇ ਓ? ਕੁੱਛ ਨਹੀਂ ਭੈਣੇ ਬੈਠੀ ਸੀ।

ਤੂੰ ਸੁਣਾ ਭੈਣੇ? ਮੈਂ ਤਾਂ ਭੈਣੇ ਆਪ ਪੜ੍ਹੀ ਜਾਂਦੀ ਸੀ। ਅੱਛਾ ਭੈਣੇ ਹੋਰ ਸਾਰੇ ਠੀਕ ਨੇ ਭੈਣੇ? ਹਾਂ ਭੈਣੇ ਸਾਰੇ ਠੀਕ ਨੇ। ਕੀ ਕਰਦੀ ਹੁੰਨੀ ਆ ਭੈਣੇ? ਕੁੱਛ ਨਹੀਂ ਭੈਣੇ ਪੇਪਰ ਚਲੀ ਜਾਂਦੇ ਨੇ। ਵਧੀਆ।

ਮੇਰੇ ਤਾਂ ਵੀ ਪੇਪਰ ਚਲੀ ਜਾਂਦੇ ਸੀ।

ਹੋਰ ਸੁਣਾ ਸਾਡੇ ਆਲੀ ਗੁਰਲੀਨ .

ਹੋਰ ਤਾਹੀਂ ਤਾਂ ਅੱਜ ਗੁੱਮ ਸੁੱਮ ਜੇਹਾ ਬੈਠਾ ਵਾ। ਤੁਸੀਂ ਤਾਂ ਆਪ ਸਕੂਟਰ ਲਿਆਇਆ ਸਕੂਟਰ ਲਿਆਤਾ ਸੀ . ਅੱਜ ਤਾਂ ਕੋਈ ਸ਼ਰਾਰਤ ਵੀ ਨਹੀਂ ਕਰਦਾ ਗੁੱਮ ਸੁੱਮ ਜੇਹਾ ਹੀ ਬੈਠਾ ਵਾ। ਹੋਰ ਓਹਦੀ ਓਹਦੀ ਜਮਾਤ ਦੇ ਜਵਾਕ ਵੀ ਆਏ ਸੀ ਘਰੇ।

ਓਥੇ ਮਿਸਟਰ ਤੋਂ ਵਾਹਵਾ ਝਿੜਕਾਂ ਪਈਆਂ।

ਓਹਨੂੰ ਪੁੱਛਿਆ ਮੂੰਹ ਉਪਰ ਚੱਕ ਕੇ ਪੁੱਛਿਆ ਕਹਿੰਦੀ ਕੀ ਗੱਲ ਹੋਗੀ?

ਫਿਰ, ਕਹਿੰਦੀ ਬੀ ਅੱਗੇ ਕਾਹਤੋਂ ਮਾਰਿਆ ਤੇਰੇ ਮਾਸਟਰ ਨੇ?

ਰੋਂਦਾ ਰੋਂਦਾ ਕਹਿੰਦਾ ਕਹਿੰਦਾ ਕਹਿੰਦਾ ਮੈਂ ਤਾਂ ਜਾਇਆ ਹੀ ਨਹੀਂ ਕਰਦਾ ਸਕੂਲ।

ਫਿਰ ਉਹ ਕਹਿੰਦੀ ਕਹਿੰਦੀ ਕਹਿੰਦੀ ਐਂ ਨਾ ਕਰਿਆ ਕਰ ਕਹਿੰਦੀ ਤੂੰ।

ਕਹਿੰਦੀ ਕਹਿੰਦੀ ਜੇ ਕੋਈ ਗੱਲ ਹੋਈ ਆ ਕਹਿੰਦੀ ਤੇਰੇ ਤਾਹੀਂ ਮਾਰਿਆ ਹੋਣਾ। ਭੈਣੇ ਤੈਨੂੰ ਪਤਾ, ਤੈਨੂੰ ਭੈਣੇ ਇੱਕ ਪਤਾ।

ਇਹ ਆਪਣੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਨੇ ਆਪਣੇ ਆਪਣੇ ਖਾਤਿਰ ਕਿੰਨੀ ਦੂਰ ਤਕ ਸੀਕਲੇ ਚਲਾਇਆ।

ਸੋਲਾਂ ਦੂਰ ਤਕ ਸੀਕਲੇ ਚਲਾਇਆ ਭੈਣੇ।

ਆਪਣਾ ਸੰਵਿਧਾਨ ਲਿਖਿਆ ਓਹਨਾ ਨੇ, ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨਾਂ ਚ। ਅੱਗੇ ਉਹ ਕਹਿੰਦਾ ਅਮੋਲਕ ਫਿਰ ਕਹਿੰਦਾ,

ਬੇਸਤੀ ਤਾਂ ਹੁਣ ਹੁਣ ਹੁੰਦੀ ਆ ਸਾਰਿਆਂ ਦੀ। ਹੋਰ ਆਖੇ ਜਵਾਕ ਮੈਨੂੰ ਉਹ ਮੇਹਣੇ ਦਿੰਦੇ ਨੇ ਮੇਰੀ ਅੱਜ ਬੇਸਤੀ ਕੀਤੀ।

ਫਿਰ ਮੈਂ ਕਿਹਾ ਓਹਦੇ ਦੋਸਤਾਂ ਨੂੰ। ਹਮ ਬੀ ਐਂ ਨਾ ਕਿਹਾ ਕਰੋ ਇਹ ਦਸ ਕਾਹਤੋਂ ਕਹਿੰਦੇ ਆ ਥੋੜੇ ਵੀ ਤਾਂ ਬੇਸਤੀ ਹੋਊਗੀ ਕਦੇ।